ਉਹ ਚ ਬਾਕੀ ਉਹ ਚ ਕੁਸ਼ ਉਹੋ ਆਇਆ ਕਰਦਾ ਕੋਈ। ਮੈਂ ਕਿਆ ਐਦਾਂ ਨਾ ਬੋਲੀਂ। ਉਹਦੇ, ਉਹ ਚ ਤਾਂ ਮੇਰਾ ਹੋਗਿਆ ਦਸ ਦਸ ਵਾਰ। ਹੁਣ ਉਹਨੂੰ ਫੋਨ ਕਰਕੇ ਕਹਾਂ। ਹੈਂ। ਹੁਣ ਉਹਨੂੰ ਫੋਨ ਕਰਕੇ ਕਵਾਂ, ਵੀ ਹੋ ਗਿਆ। ਹਾਂ ਇਹ ਸੁਣ ਮੇਰਾ ਕਿੰਨੀ ਵਾਰ ਹੋਗਿਆ। ਤੇਰਾ ਐਨੇ, ਤੂੰ ਦੇਖ ਨਾ, ਤੇਰਾ ਤਾਂ ਈ ਹੋਇਆ ਮੈਨੂੰ ਲਗਦਾ।

ਮੈਂ ਕਿਆ ਮੇਰਾ ਚਾਰ ਵਾਰੀ ਹੋਗਿਆ, ਪੰਜਵੀਂ ਵਾਰ ਆ। ਚਾਰ ਵਾਰੀ ਹੋਗਿਆ ਤੇਰਾ। ਚਾਰ ਵਾਰ ਹੋਗਿਆ ਚਾਰ ਵਾਰ। ਤੇ ਬਸ ਹੁਣ ਪੰਜਵੀਂ ਵਾਰ ਆ। ਹਾਂ ਪੰਜਵੀਂ ਵਾਰ ਆ। ਕੁੜੇ ਵਰਤ ਰੱਖਿਆ। ਤੈਂ ਵਰਤ ਰੱਖਿਆ ਵਿਆ।

ਮੈਂ ਕਿਆ ਵਰਤ ਰੱਖਿਆ ਵਿਆ ਤੂੰ ।

ਮੈਂ ਕਿਆ। ਮੈਂ ਕਿਆ ਤੂੰ ਤਾਂ ਕਹਿੰਦੀ ਸੀ ਮੈਂ ਵਰਤ ਰੱਖੂੰ। ਹਾਂ ਫਿਰ ਵਰਤ ਰੱਖਿਆ ਘਰਦਿਆਂ ਨੇ ਤਾਂ ਖਾਣੀਆਂ ਰੋਟੀਆਂ। ਤੇ ਜੇ ਵਰਤ ਰੱਖਿਆ ਹੋਇਆ ਤਾਂ ਰੋਟੀ ਕੀਹਦੇ ਲਈ ਬਣਾਉਣੀ, ਸਾਰਿਆਂ ਨਹੀਂ ਮੈਂ ਐ। ਪਾਪਾ ਨੂੰ ਬਣਾਉਣੀ ਅੱਛਾ ਪਾਪਾ ਹੁਰਾਂ ਨੂੰ ਬਣਾਉਣੀ ਹੁਣ ਤੂੰ ਭਾਂਡੇ ਧੋਇਆ ਕਰਦੀ ਅੱਛਾ। ਹੋਰ ਕੋਈ ਨਵੀਂ ਤਾਜ਼ੀ। ਹੈਂ। ਹੋਰ ਕੋਈ ਨਵੀਂ ਤਾਜ਼ੀ।

ਨਵੀਂ ਤਾਜ਼ੀ ਕਿਥੇ ਆਗੀ, ਕੁਸ਼ ਵੀ ਨੀਂ। ਅੱਛਾ ਤੂੰ ਮੈਨੂੰ ਆਬਦੀ ਸਹੇਲੀ ਬਾਰੇ ਨੀਂ ਦੱਸਿਆ, ਜੀਹਦਾ ਵਿਆਹ ਹੋਇਆ-ਹੋਇਆ। ਜਿਹੜੀ ਸਹੇਲੀ ਤੇਰੀ ਦਾ ਹੁਣ ਪਿੱਛੇ ਜੇ ਆ ਵਿਆਹ ਹੋਇਆ, ਉਹਦੇ ਘਰ ਆਲਾ ਕੀ ਕਰਦਾ

ਮੈਂ ਨੀਂ ਪੁੱਛਦੀਬਸ ਰਹਿੰਣ ਦੇ ਕਿਆ ਕਰਨਾ ਪੁੱਛ ਕੇ ਨਈਂ ਬੰਦਾ ਸਧਾਰਨ ਪੁੱਛ ਲੈਂਦਾ ਦੱਸਿਆ ਤਾਂ ਹੈਗਾ ਉਹਨੂੰ ਪੁੱਛਣ ਦਾ ਕੋਈ ਫਾਇਦਾ ਨੀਂ।

ਰੋਟੀ ਬਣ ਗੀ ਤੇਰੀ। ਕਿੱਥੇ ਬਣਾਉਣ ਲੱਗੀ ਸੀ ਹੁਣ। ਆਟਾ ਗੁੰਨਿਆ। ਤੁਹਾਡੀ ਬਣ ਗੀ ਤੁਸੀਂ ਨਾਲ ਦੀ ਨਾਲ ਰੋਟੀ ਖਾ ਲੋ, ਫੇਰ ਨਾ ਮੈਨੂੰ ਕਿਹੋ। ਹਾਂ ਅੰਟੀ ਤੈਨੂੰ ਬੈਡ ਤੇ ਦਿੰਦੇ ਪਏ ਆ ਰੋਟੀਆਂ

ਸੋਡੀ ਕਹਿੰਦੀ ਮੈਨੂੰ ਉਹੋ, ਬੈਠੇ ਬੈਠੇ ਨੂੰ ਮੈਂ ਪਲੇਟ ਲੈ ਕੇ ਬਹਿ ਜਾਂਦੀ।

ਮੰਮੀ ਕਹਿੰਦੇ ਕਹਿੰਦੇ ਉਪਰ ਚੜੀ ਹੋਈ ਸੀ ਇਹੇ ਮੂੰਹ ਤਾਂ ਹੈਗੇ ਨੇ ਇਨ੍ਹਾਂ ਦੇ

ਮੈਂ ਵੀ ਸਕੀ ਨੀਂ ਫੇਰ ਕਹੇ ਗੇਂ ਮੈਨੂੰ ਕਹਿੰਦੇ ਬੈਠ ਦਿਕਸ਼ਾ ਬੈਠ ਤੇਰੇ ਮੂੰਹ ਚ ਪਾਂਦੇ ਆਂ ਅਸੀਂ। ਆਹੋ, ਨਹੀਂ ਮੈਨੂੰ ਤਾਂ, ਮੈਂ ਆਪਣੇ ਘਰ ਦਿਆਂ ਦੀ ਭਰਾਵਾ ਪਹਿਲੀ ਪਹਿਲੀ ਸੰਤਾਨ ਆਂ, ਮੈਂ ਉਨ੍ਹਾਂ ਦੀ ਜਾਈ ਆਂ, ਪਰ ਮੈਨੂੰ ਵੀ ਉਹ ਐਦਾਂ ਨੀਂ ਕਰਦੇ। ਕਿ ਬਹਿ ਪੁੱਤ ਤੇਰੇ ਮੂੰਹ ਚ ਪਾਨੇ ਆਂ। ਐਨਾ ਤਾਂ ਨੀਂ ਉਹ ਕਰਨ ਲੱਗੇ। ਪਰ ਇਹ ਆ ਕਿ ਮੈਂ ਜੇ ਆਪ ਨੀਂ ਨਾ, ਮੈਨੂੰ ਨੀਂ ਕੋਈ ਐਦਾਂ ਦਿੰਦਾ, ਐਦਾਂ ਦੀ ਟਰੀਟਮੈਂਟ ਦਿੰਦਾ, ਦਿੰਦੀ ਮੈਂ ਵੀ ਨੀਂ ਫਿਰ ਕਿਸੇ ਨੂੰ। ਸ਼ਾਹੀ ਟਰੀਟਮੈਂਟ ਮੈਨੂੰ ਨੀਂ ਮਿਲਦੀ, ਮੈਂ ਕਿਉਂ ਦੇਵਾਂ। ਕੋਈ ਕਹਿੰਦੀ, ਕਹਿੰਦੀੌ ਤੇਰੇ ਤੋਂ ਰੋਟੀਆਂ ਨੀਂ ਬਣਵਾਉਣੀਆਂ, ਕੱਲ੍ਹ ਮੈਂ ਦਵਾਈ ਲੈ ਆਈ ਤੇਰੇ ਤੋਂ ਰੋਟੀਆਂ ਨੂੰ ਬਣਵਾਉਣੀਆਂ।

ਮੈਂ, ਮੈਂ ਜੇ ਇੱਕ ਕੰਮ ਕਰਦੀ, ਉਹ ਵੀ ਮਿਹਣੇ ਮਾਰ-ਮਾਰ ਕੇ ਕਰਦੀ, ਇਦਾਂ ਥੋੜ੍ਹੀ ਨਾ ਕਰਦੀ। ਅੱਛਾ ਜੇ ਸਮਝ ਐ, ਤੂੰ ਹੈਂ ਮੈਨੂੰ ਫੋਨ ਕਰੇ। ਮੇਰੀ ਥਾਂ ਤੇ ਇਹ ਫੋਨ ਕੋਈ ਹੋਰ ਚੱਕ ਲੂ ਗਾ। ਕੋਈ ਹੋਰ ਗੱਲ ਕਰਨ ਲੱਗ ਪਊ ਗਾ ਤੇਰੇ ਨਾਲ। ਮੇਰੇ ਕੀ ਆ, ਮੈਂ ਗੱਲ ਈ ਕਰਦੀ ਰਹਿਨੀ ਆਂ ਮੈਂ ਦਸ ਮਿੰਟ, ਦਸ ਮਿੰਟ ਦੀ ਗੱਲ ਨੀਂ, ਟਾਈਮ ਜਿੰਨਾ ਮਰਜ਼ੀ ਲਾਦੀਂ ਤੂੰ। ਹਨਾ, ਬਸ ਠੀਕ ਆ। ਇਸ ਤੋਂ ਬਾਅਦ ਨਾ ਤੁਸੀਂ ਫਿਰ ਮੈਂ ਨਾ, ਭਰਾ ਨੂੰ ਫੜਾ ਦੂੰਗੀ ਫੋਨ, ਉਹਦੇ ਨਾਲ ਕਰ ਲਈਂ ਤੂੰ। ਹਾਂ, ਮੈਂ ਜਦ ਤੱਕ ਕੰਮ ਕਰਲੂਂਗੀ ਤੂੰ ਵੀ ਕਰ ਲੈਂਦੀ, ਮੈਨੂੰ ਹੁਣੇ, ਹੁਣ ਆਇਆ ਆਈਡੀਆਂ, ਉਹ ਵਿਹਲਾ ਤਾਂ ਬੈਠਾ ਪੌੜੀਆਂ ਚ। ਵਿਹਲੇ ਜ਼ਰ ਨੀਂ ਹੁੰਦੇ ਮੇਰੇ ਤੇ ਕੋਈ ਨੀ ਫਿਰ ਜਦ ਮੈਂ ਅਗਲੀ ਵਾਰ ਕਰਨੀ ਨਾ, ਫੇਰ ਕਰਲੀਂ, ਹੋਰ ਨਾ, ਹੋਰ ਨਾ ਮੇਰੀ ਤੇ ਭਾਈ ਇੱਕ, ਇੱਕ ਕਾਲ ਅਹ ਤੇ ਆਬਜ਼ੈਕਸ਼ਨ ਲੱਗ ਜਾਵੇ।

ਚਲ ਕੋਈ ਨੀਂ ਦੇਖਦੇ ਆਂ ਜੋ ਹੁੰਦਾ, ਉਹਨੂੰ ਇਕ ਵਾਰ ਬੋਲਦਾਂ ਗੇ ਨਾ, ਹੋਗੀਆਂ ਸਾਡੀਆਂ ਪੂਰੀਆਂ, ਤੂੰ ਦੇਖਲਾ ਇੱਕ ਵਾਰ। ਆਹੋ, ਹੁਣ ਕੱਲ ਨੂੰ ਫੇਰ ਸੋਚਣਾ ਪੈਣਾ ਜਾ ਕੇ। ਰਾਧਿਕਾ ਕੱਲ ਨੂੰ ਕਿਆ ਬਣਾਉਣਾ ਤੁਸੀਂ। ਕੱਲ ਨੂੰ ਛੋਲੇ, ਕੜੀ ਉਹ ਸੌਰੀ। ਛੋਲੇ ਨਾਲ ਪੂਰੀ, ਨਾਲੇ ਹਲਵਾ। ਅੱਛਾ ਤਾਹੀਂ ਤਾਹੀਂ।

ਤਾਹੀਂ ਖਾਣੇ ਨੂੰ ਲਗਦਾ। ਲੈ ਉਹਦਾ ਕੁਛ ਨੀਂ ਪਤਾ ਉਹਨੇ ਕਹਿਣਾ ਮੈਂ ਸਵੇਰੇ ਤੁਰਨਾ ਛੇਤੀ-ਛੇਤੀ। ਅਸੀਂ ਛੇਤੀ ਥੋੜ੍ਹੀ ਨਾ ਕਰਨਾ ਕੰਮ। ਮੈਂ ਛੁੱਟੀ ਲਈ ਹੋਈ, ਆਰਾਮ-ਆਰਾਮ ਨਾਲ ਕਰਨਾ ਸਾਰਾ ਕੰਮ ਅੱਛਾ ਪਹਿਲਾਂ ਤੂੰ ਪੁੱਛ ਰਹੀ ਸੀ ਨਾ ਛੁੱਟੀ ਆ ਕਿ ਉਹਨੇ ਛੇਤੀ ਜਾਣਾ। ਉਹ ਕੋੜ੍ਹੀ ਆ ਉਏ ਉਹੋ, ਬੜਾ ਕੋਹੜੀ ਕਰਦਾ ਹਰੇਕ ਕੰਮ ਨੂੰ ਲੈ ਕੇ। ਬੇਬੇ ਆ ਰੋਟੀ ਪਾ ਲਾ ਮੰਮੀ ਲਾਹ ਦੋ ਯਰ। ਪਾ ਦੇ ਬਾਪੂ ਨੂੰ ਰੋਟੀ ਮੂੰਗੀ-ਮਸਰੀ ਬਣਾਈ ਆ ਅੜੀਏ।

ਇਹ ਛੋਟਾ ਈ ਆ, ਜਿਹੜਾ ਕਿਆ ਰੋਟੀ ਪਾ ਲੈ। ਕਹਿੰਦਾ ਮੈਂ ਕਹਿੰਦਾ ਮੈਂ। ਕਹਿੰਦਾ ਮੈਂ ਗੁਸਲਖਾਨੇ ਚੱਲਿਆਂ। ਅੱਛਾ ਉਹ ਹੋ ਹੋ ਹੋ ਕੁਸ਼ ਜ਼ਿਆਦਾ ਈ ਹਿੰਦੀ ਹੋ ਰਈ, ਪੰਜਾਬੀ ਸਚ।

ਇਹੀ ਕਹਿੰਦੇ ਆ ਹੋਰ ਕਿਆ ਕਹਿਣਾ। ਯਰ ਐਨੀ ਪੰਜਾਬੀ ਨੀਂ ਬੋਲਣੀ ਅਸੀਂ। ਮੈਨੂੰ ਲਗਦਾ ਅਸੀਂ ਇਨ੍ਹਾਂ ਨੇ ਨਾ ਇਦਾਂ ਕਰ ਕਰ ਕੇ ਸਾਨੂੰ ਅਨਪੜ੍ਹ, ਉਹੋ ਬਣਾ ਦੇਣਾ। ਸਾਨੂੰ ਜਿਹੜੇ ਮਾੜੇ-ਮੋਟੇ ਸ਼ਬਦ ਆਂਦੇ ਨਾ, ਅੰਗਰੇਜ਼ੀ ਦੇ, ਉਹ ਭੁਲਾ ਦੇਣੇ ਇਨ੍ਹਾਂ ਨੇ। ਮੈਂ ਕਹਿਣ ਲੱਗੀ ਮੈਂ ਬਣ ਈ ਗਈ ਹੋਰ ਸਹੀ ਗੱਲ ਆ, ਵੈਸੇ ਇਨ੍ਹਾਂ ਨੇ ਸਾਨੂੰ ਅੱਗੇ ਤਾਂ ਕਿਆ ਕਰਨਾ, ਪਿੱਛੇ ਧਕੇਲ ਦੇਣਾ ਸਾਨੂੰ। ਪਤਾ ਨੀਂ ਬਾਕੀ ਇਨ੍ਹਾਂ ਦੇ ਪੈਸੇ ਆਣੇ ਕਿ ਨਹੀਂ ਆਣੇ। ਇਹ ਤਾਂ ਰੱਬ ਈ ਜਾਣਦਾ। ਚਲੋ ਪਹੁੰਚ ਗਿਆ ਕੰਮ। ਫਿਰ ਕਰਦੇ ਆਂ ਗੱਲਾਂ। ਸਕਾਰਾਤਮਕ ਸੋਚੋ, ਨਕਰਾਤ ਅਹ ਨਕਾਰਾਤਮਕ ਨਾ ਸੋਚੋ। ਤੂੰ ਹੈਗੀ ਆਂ, ਮੈਂ ਕਿਹੜਾ ਕੱਲੀ ਆਂ। ਤੂੰ ਤਾਂ ਹੈਗੀ ਓ ਲੜਾਕੀ, ਤੈਂ ਤਾਂ ਕਢਾ ਲੈਣੇ ਉਨ੍ਹਾਂ ਤੋਂ। ਮੈੰ ਮੈਂ ਜੇ ਆਪ-ਆਪ ਫਸ ਗੀ ਨਾ, ਮੈਨੇ ਆਪਣੇ-ਆਪ ਹੋਰ ਫਸਾ ਲੈਣੇ। ਆਹੋ। ਤਾਂਹੀ ਤੂੰ ਤੇ ਤੂੰ ਨਿਕਲਣਾ ਨਾ। ਤੇਰੀ ਪੂਛ ਪੜੀ ਹੋਈ ਅਸੀਂ। ਅਸੀਂ ਆਪ ਨਿਕਲ ਜਾਣਾ ਫਿਰ। ਉਹ ਸਾਰੇ, ਸਾਰਿਆਂ ਨੇ ਮੈਨੂੰ ਗਾਲਾਂ ਕੱਢਣੀਆਂ। ਆਹੋ ਫਿਰ ਉਹ ਤਾਂ ਕੱਢਣੀਆਂ ਈ ਆ ਤੈਨੂੰ ਅਸੀਂ ਐਨਾ-ਐਨਾ ਟਾਈਮ ਵੇਸਟ ਕਰਿਆ ਤੇ ਪਤਾ ਕਿੰਨੀ-ਕਿੰਨੀ MB ਬਚ ਜਾਂਦੀ ਸੀ ਸਾਡੀ। ਸਿਰ ਦੁਖਣ ਲੱਗ ਪਿਆ ਉਹ ਅਲੱਗ ਆ। ਯਰ ਮੇਰੀ ਮੈਂ ਤਾਂ ਕੁਸ਼ ਚਲਾਇਆ ਵੀ ਨੀਂ ਹੈਗਾ। ਉਹੀ ਆ MB ਬਚੀ ਜਾਂਦੀ ਪਈ। ਮੈਂ ਕੁਛ ਵੀ ਨੀਂ ਚਲਾਇਆ ਅੱਜ। ਮੈਂ ਨੈੱਟ ਚਲਾਇਆ ਈ ਨੀਂ, ਫਿਰ ਵੀ ਮੇਰਾ ਡੇਢ GB ਪੂਰਾ ਹੋ ਗਿਆ। ਹਮ ਨਈਂ ਮੇਰਾ ਨੀਂ ਹੋਇਆ, ਮੇਰਾ ਤਾਂ ਪਿਆ ਗਿਆ ਹਜੇ। ਰੱਬ ਜਾਣੇ ਕਿਆ ਹੋਇਆ ਮੇਰਾ ਡਾਊਨਲੋਟ ਕੱਲ੍ਹ ਹੋਇਆ ਮੇਰਾ, ਸਾਫ਼ਟਵੇਅਰ ਅਪਡੇਟ ਹੋਣਾ। ਫੋਨ ਦਾ ਗੁਆਂਢੀਆਂ ਦੇ ਗੇੜਾ ਮਾਰਨਾ ਮੈਂ ਤਾਂ ਵਾਈ ਫਾਈ ਉਹੋ ਕਰਨੇ ਨੂੰ। ਹੁਣ ਨਾਲ ਈ ਉਹੋ ਕਰਲਾ, ਇਕ ਵਾਰੀ ਦੇਖ ਲਾ, ਕਿੰਨੇ ਹੋਗੇ ਨਾਲੇ ਤੇਰੇ। ਹਾਂ ਗਿਣ ਲੈਂਦੀ ਆਂ, ਬਸ ਸੋਚ ਲਿਆ ਵੈਸੇ। ਆਹੋ ਠੀਕ ਆ, ਤੂੰ ਕਰਦੀ ਆਪਣੇ ਵਾਸਤੇ। ਉਹ ਤਾਂ ਯਰ ਜੇ ਬੰਦਾ ਕੰਮ ਕਰਦਾ ਹੋਵੇ ਨਾ ਤਾਂ ਮੈਂ ਇੰਨਾ ਸੋਚਦੀ ਆਂ ਰਾਧਿਕਾ

ਮੇਰਾ ਅੱਜ ਆਹ ਉਹੋ ਹੋਇਆ ਵਿਆ, ਮੈਂ ਤਾਂ ਥੋੜ੍ਹੀ ਦੇਰ ਬਾਹਰ ਆਈ ਏ ਮੈਂ ਥੋੜ੍ਹੀ ਦੇਰ ਬਾਹਰ ਆਈ ਹੋਈ ਸੀ, ਮੈਂ ਕਿਆ ਅੱਜ ਤਾਂ ਮੇਰਾ ਠੰਡਾ ਹੋਗਿਆ ਕੰਮ, ਨਹੀਂ ਤਾਂ ਮੈਂ ਫੁਲਕੇ ਬਣਾਉਣੇ ਸੀ ਨਾਲ-ਨਾਲ ਮੇਰੇ ਤਾਂ ਬਣ ਚੱਲੇ ਬਸ। ਰਹਿਗੇ ਥੋੜ੍ਹੇ ਜੇ ਬਣਨੇ ਨੂੰ ਦੇਖੋ ਫਾਲਤੂ ਰੋਟੀਆਂ ਨੂੰ ਖਾਓਂਗੇ ਫਿਰ। ਚਲ ਬਣ ਗਿਆ ਹੋਗਿਆ ਤੇਰੇ ਪੰਜ ਕਰਦਾਂ ਸ਼ੁਰੂ ਬਸ hello ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੁਕਤਸਰ ਤੋਂ ਆਪਾਂ ਗੱਲ ਕਰ ਰਹੇ ਸੀਗੇ first part ਦੇ ਵਿੱਚ ਵੀ ਫੁੱਲਾਂ ਦੀ ਖੇਤੀਬਾੜੀ ਬਾਰੇ ਹਨਾ ਵੀ ਕਿਵੇਂ ਕਿਸਾਨ ਨੂੰ ਫ਼ਾਇਦਾ ਹੋਣ ਲੱਗਿਆ ਨਾ ਹੋਰ ਚੀਜ਼ਾਂ ਚ ਹੋਰ ਚੀਜ਼ਾਂ ਨਾਲੋਂ ਵੱਧ ਪੈਸੇ ਕਮਾਉਣ ਲੱਗਿਆ ਇਹ ਕਿਵੇਂ ਸਿਲਸਿਲਾ ਸ਼ੁਰੂ ਹੋਇਆ, ਵੀ ਜਦ ਉਹਨੂੰ ਪਤਾ ਲੱਗਿਆ ਹਨਾ ਆਪਾਂ ਨੇ ਕਹਾਣੀ ਖ਼ਤਮ ਕੀਤੀ ਸੀਗੀ ਵੀ ਉਹਨੂੰ ਉਹਦੀ ਮਿਹਨਤ ਉਸ ਚੀਜ਼ ਚ ਵੱਧ ਸੀਗੀ।

But ਆਪਾਂ ਨੂੰ ਫ਼ਾਇਦਾ ਦੁੱਗਣਾ ਤੀਗਣਾ ਇਹ ਚ ਹਨਾ, ਵੀ ਆਪਾਂ ਬੂਟੇ ਵੀ ਵੇਚਾਂਗੇ ਹਨਾ ਫੁੱਲ ਵੀ ਵੇਚਾਂਗੇ ਤੇ ਉਹਦੇ ਨਾਲ ਨਾਲ ਆਪਾਂ ਬੀਜ਼ ਵੀ ਵੇਚਾਂਗੇ, ਹਨਾ ਇਹ ਚੀਜ਼ ਦੇਖੋ ਤੁਸੀਂ ਉਹਨੂੰ ਇੰਨਾ ਫ਼ਾਇਦਾ ਹੋਇਆ। ਤੇ ਉਹਦਾ ਸਾਰਾ ਕਰਜ਼ਾ ਵੀ ਉੱਤਰ ਗਿਆ ਹਮ ਕਰਜ਼ਾ ਉੱਤਰਿਆ ਉਹਦੀ family ਖ਼ੁਸ਼ ਰਹਿਣ ਲੱਗੀ, ਪੈਸੇ future ਵਾਸਤੇ ਜੋੜਨ ਲੱਗਿਆ ਤੇ ਉਹਨੇ ਹੋਰ ਅੱਗੇ ਕੀ ਕੀਤਾ ਉਹ ਹਟਿਆ ਨੀ ਜਾਂ ਉੱਥੇ ਨੀ ਸੀਮਿਤ ਰਿਹਾ ਉਹ ਅੱਗੇ ਹੋਰ ਵਧਿਆ ਹਨਾ। ਉਹਨੂੰ ਇਉਂ ਸੀਗਾ ਵੀ ਹੁਣ ਮੈਂ ਦੇਖੋ ਇੰਨੇ ਕਮਾ ਰਿਹਾਂ ਉਹ ਵੀ ਆਹ ਥੋੜ੍ਹੇ ਜਿਹੇ ਫੁੱਲ ਲਾ ਕੇ ਜੇ ਮੈਂ ਹੋਰ ਨਵੇਂ ਫੁੱਲ ਲੈ ਕੇ ਆਵਾਂ ਹਨਾ, ਨਵੀਂ ਖੇਤੀ ਸ਼ੁਰੂ ਕਰਾਂ ਹਨਾ ਹੋਰ ਅੱਗੇ ਵਧਾਂ ਵੀ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਣ ਚ ਦੇਖੋ ਕਿਸਾਨਾਂ ਦਾ ਵੀ ਹ ਹੱਥ ਓਨਾ ਹੀ ਹੈ। ਜਿੰਨਾ ਆਪਾਂ ਕਹਿ ਦੇਈਏ politicians ਦਾ ਜਾਂ science ਦਾ ਜਾਂ ਜਿਹੜੇ ਆਪਣੇ ਹੋਰ worker ਨੇ ਹਨਾ ਹਰੇਕ ਚੀਜ਼ ਦਾ ਇੱਕ ਇੰਨਾ ਕੁ ਹਿੱਸਾ ਹੁੰਦਾ ਵੀ ਉਹ ਹਰੇਕ ਚੀਜ਼ ਨਾਲ ਹਰੇਕ ਦੇਸ ਆ ਉਹ ਇਕੱਲੇ ਇਕੱਲੇ ਬੰਦੇ ਨਾਲ ਅੱਗੇ ਵੱਧਦਾ। ਹੁਣ ਇਹੋ ਜਿਹੀ ਗੱਲ ਤਾਂ ਹੈਨੀ ਕਿ ਵੀ ਹਾਂ ਜੇ ਆਪਾਂ ਆਪਣਾ ਕੰਮ ਰਹੇ ਹਾਂ ਆਪਣੇ ਕੰਮ ਕਰਨ ਨਾਲ ਦੇਸ ਨਹੀਂ ਵੱਧ ਰਹੇ, ਵੱਧ ਰਿਹਾ, ਹਨਾ ਉਹ ਕਹਿੰਦਾ ਯਾਰ ਉਹਨੇ ਜਦੋਂ ਸੋਚਿਆ ਵੀ ਹਾਂ ਯਾਰ ਬਾਬੇ ਹੁਣ ਆਪਾਂ ਹਜੇ ਗੇਂਦੇ ਤੇ ਆਪਾਂ ਇਹਦੀ ਕਰ ਰਹੇ ਹਾਂ ਖੇਤੀ ਆਪਣਾ ਗੁਲਾਬਾਂ ਦੀ। ਹੁਣ ਆਪਾਂ ਕੋਈ ਹੋਰ ਫੁੱਲ ਲਗਾਉਂਦੇ ਹਾਂ ਹਨਾ ਜਿਵੇਂ ਹੁਣ ਬਾਹਰਲੇ ਫੁੱਲ ਆ ਜਾਂਦੇ ਨੇ ਜਾਂ ਉਹਨੇ ਫਿਰ ਕੀ ਕੀਤਾ, ਪਹਿਲਾਂ ਦੇਖੋ ਗੁਲਾਬ ਹੈ ਉਹ offseason ਹੈ ਹਨਾ, ਗੇਂਦਾ ਗੇਂਦਾ ਵੀ ਦੋ ਸੀਜਨਾਂ ਦਾ ਆਉਂਦਾ ਗਰਮੀ ਤੇ ਸਰਦੀ ਦਾ ਹਨਾ ਉਦੂ ਬਾਅਦ ਉਹਨਾਂ ਨੇ ਕੀ ਕੀਤਾ।

ਵੀ ਸੌ ਦੋ ਸੌ ਦਾ ਤਾਂ ਇੱਕ ਵੀ ਬਸ ਗੁਲਾਬਾਂ ਦਾ ਚਾਰ ਪੰਜ ਗੁਲਾਬ ਆ ਗਏ ਹਨਾ ਉਹ ਵੀ ਵਧੀਆ ਵਾਲੇ ਕਿਉਂਕਿ ਜਿਹੜਾ ਵਧੀਆ ਗੁਲਦਸ਼ਤਾ ਹੁੰਦਾ ਸੀ ਘੱਟੋ ਘੱਟ ਹਜ਼ਾਰ ਪੰਦਰਾਂ ਸੌ ਤੋਂ start ਹੁੰਦਾ ਸੀਗਾ ਇਸ time ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ present ਚ, ਉਹਨੇ ਦੇਖਿਆ ਵੀ ਹਾਂ ਯਾਰ ਮੈਂ seasonable ਸ਼ੁਰੂ ਕਰਾਂ ਹੁਣ ਮੈਂ, ਉਹਨੇ ਕੀ ਕੀਤਾ ਹੌਲੀ ਹੌਲੀ season ਦੇ ਜਿਹੜੇ ਸੀਗੇ ਉਹ ਸ਼ੁਰੂ ਕਰ ਲਏ ਹਨਾ season ਦੇ ਵਿੱਚ ਬਣਾਉਣੇ ਸ਼ੁਰੂ ਕੀਤੇ ਜਦੋਂ ਫੁੱਲ season ਦੇ ਫੁੱਲਾਂ ਦਾ ਕੀ ਹੁੰਦਾ ਸੀਗਾ ਵੀ ਹਾਂ ਓਸ ਨਾ ਪਵੇ ਹਨਾ ਜਾਂ ਕੁਛ ਹੋਰ ਨਾ ਹੋਵੇ। ਉਹਨੂੰ ਢੱਕ ਕੇ ਰੱਖਣਾ ਹਨਾ ਹੋਰ ਚੀਜ਼ਾਂ ਕਰਨੀਆਂ, ਉਹਨਾਂ ਨੂੰ camping ਕਰਨੀ ਸਾਰਿਆਂ ਨੂੰ ਵੀ camp ਦੇ ਵਿੱਚ ਰੱਖਣਾ ਹਨਾ ਬੂਟਿਆਂ ਨੂੰ ਵੀ lighting ਵਗ਼ੈਰਾ ਹੋ ਗਈ ਜਿਵੇਂ, ਜਿਹੜੀ ਜਿਹੜੀ ਚੀਜ਼ ਉਹਨਾਂ ਨੂੰ ਲੋੜ ਹੁੰਦੀ ਹੈ ਉਹ ਕਰਦੇ ਸੀਗੇ। ਆਹ ਰੇਹਾਂ ਸਪਰੇਆਂ ਜਿਹੜੀਆਂ ਹੁੰਦੀਆਂ ਦਵਾਈਆਂ ਜਿਵੇਂ ਬੂਟਿਆਂ ਦੀਆਂ ਅੱਢ ਆਉਂਦੀਆਂ ਨੇ ਹਨਾ ਉਹ ਘੱਟ ਹੁੰਦੀਆਂ ਸੀਗੀਆਂ ਤੇ ਉਸ ਉਹਨੂੰ treat ਕਰਨਾ ਫੁੱਲਾਂ ਨੂੰ ਤਿਆਰ ਕਰਨਾ ਫੁੱਲ ਜਦੋਂ ਤਿਆਰ ਹੋ ਜਾਂਦੇ ਸੀਗੇ, ਉਹ market ਚ ਜਾਂਦੇ market ਚ ਉਹਨਾਂ ਦਾ rate ਦੁੱਗਣਾ ਤਿਗਣਾ ਹੋ ਜਾਂਦਾ ਸੀਗਾ, ਉਹੀ ਉਹਨੂੰ ਕਿਸਾਨ ਨੂੰ ਫਿਰ ਫ਼ਾਇਦਾ ਹੋਣ ਲੱਗਿਆ ਜਦੋਂ ਉਹਨੇ ਦੇਖਿਆ ਵੀ ਹਾਂ ਯਾਰ ਮੈਂ ਹੁਣ seasonable ਕਰ ਰਿਹਾਂ ਹਨਾ ਵੀ seasonable ਚ ਮੈਨੂੰ ਇੰਨਾ ਜ਼ਿਆਦਾ ਫ਼ਾਇਦਾ ਹੋ ਰਿਹਾ, ਉਹ ਦੇਖ ਰਿਹਾ ਵੀ ਹਾਂ ਯਾਰ ਵੀ ਯਾਰ ਫੁੱਲਾਂ ਦੇ ਤੇ ਆਪਣਾ ਜਿਹੜੀ ਦੂਈ ਖੇਤੀ ਆ ਉਹ ਚ ਤਾਂ ਫ਼ਾਇਦਾ ਹੀ ਬਹੁਤ ਹੈ, ਹੁਣ ਆਪਾਂ ਇਉਂ ਨੀ ਕਹਿੰਦੇ ਵੀ ਹਾਂ ਆਪਾਂ ਨੂੰ ਯਾਰ ਦੂਈ ਖੇਤੀ ਨੀ ਕਰਨੀ ਚਾਹੀਦੀ, ਦੇਖੋ ਜੇ ਦੂਈ ਖੇਤੀ ਬੰਦ ਹੋ ਜਾਊਗੀ ਆਪਾਂ ਕਿਹੜਾ ਫੁੱਲ ਖਾ ਕੇ ਜਿਉਣਾ ਹਨਾ, ਫੁੱਲ ਵੀ ਓਨੇ ਹੀ ਜ਼ਰੂਰੀ ਨੇ ਜਿੰਨਾ ਜ਼ਰੂਰੀ ਆਪਣੇ ਵਾਸਤੇ ਉਹ ਚੀਜ਼ ਹੈ ਹਨਾ, ਤੇ ਤੇ ਆਪਾਂ ਦੇਖੋ ਜਦੋਂ ਉਹਨੇ ਸ਼ੁਰੂ ਕੀਤਾ ਹਨਾ, ਕਰਦੇ ਕਰਾਉਂਦੇ ਕਰਦੇ ਕਰਾਉਂਦੇ ਜਿਹੜਾ ਤਾਂ ਕਿਸਾਨ ਆਂ ਦਬਿਆ ਹੋਇਆ ਸੀਗਾ ਕਰਜੇ ਦੇ ਹੇਠਾਂ ਹਨਾ,

ਕਰਜ਼ਾ ਉਤਾਰਨਾ ਜੇ ਕਿੱਥੇ ਤਾਂ ਉਹ ਹੌਲੀ ਹੌਲੀ ਉਤਾਰ ਰਿਹਾ ਸੀਗਾ ਨਾ ਜਿਹੜਾ ਕਰਜ਼ਾ ਉਹ ਤੁਸੀਂ ਇਉਂ ਲਾ ਲਓ ਦਸ ਸਾਲਾਂ ਦਸ ਪੰਦਰਾਂ ਲੱਖ ਦਾ ਖ਼ਰਚਾ, ਉਹਦਾ ਚਾਰ ਪੰਜ ਸਾਲ ਚ ਉਤਰਨਾ ਸੀਗਾ ਉਹ ਖ਼ਰਚਾ ਉਹਨੇ ਕਿੰਨੇ ਸਾਲ ਚ ਉਤਾਰਿਆ, ਉਹੀ ਖ਼ਰਚਾ ਉਹਦਾ ਉੱਤਰ ਗਿਆ ਸਾਰਾ ਹੀ ਦੋ ਸਾਲਾਂ, ਤਿੰਨ ਸਾਲਾਂ ਚ ਕਿਉਂਕਿ ਕਿਉਂ ਕਿਉਂਕਿ ਉਹਦੀ income ਜ਼ਿਆਦਾ ਸੀਗੀ income ਕਿਵੇਂ ਜ਼ਿਆਦਾ ਸੀਗੀ income ਤਾਂ ਜ਼ਿਆਦਾ ਸੀਗੀ ਕਿਉਂਕਿ ਉਹ ਆਪਣੇ ਜਿਹੜੇ ਫੁੱਲ ਸੀਗੇ, ਵਿਕਦੇ ਕਿੰਨੇ ਸੀਗਾ ਦੁੱਗਣੇ ਤਿਗਣੇ ਹੋ ਕੇ, ਤੇ ਕੋਈ ਵੀ ਚੀਜ਼ ਆ ਉਹ double rate ਤੇ ਕਿਉਂ ਜਾ ਰਹੀ ਹੈ ਕਿਉਂਕਿ ਉਹਦੀ value ਵੱਧ ਹੈ ਹਨਾ, ਕਿਉਂਕਿ ਕਣਕ ਹੈ ਚੌਲ ਹੈ ਹਨਾ ਸਭ ਨੂੰ ਪਤਾ ਵੀ ਇਹਨਾਂ ਦੇ ਹਰੇਕ ਸਾਲ ਜਿਹੜੇ rate ਨੇ ਹਨਾ ਛੇ ਮਹੀਨਿਆਂ ਬਾਅਦ ਘੱਟ ਕੇ ਆਉਣੇ ਨੇ ਹਨਾ rate ਘੱਟ ਕੇ ਜਾਂ ਵੱਧ ਕੇ ਆਉਣਾ, ਜਾਂ ਜਿਹੜੀ ਹੁਣ ਅੱਜ ਕੱਲ੍ਹ private ਕੰਪਨੀਆਂ ਆਉਣ ਲੱਗ ਗਈਆਂ, ਉਹ ਲੈਂਦੀਆਂ ਨੇ ਉਹ ਪਰ ਉਹ ਤੁਹਾਨੂੰ ਪਤਾ ਹੈ ਵੀ ਜਾਂ ਸਾਨੂੰ ਉੱਥੇ ਆ ਕੇ ਦੇ ਕੇ ਜਾਓ ਜਾਂ ਸਾਨੂੰ ਉੱਥੇ ਆ ਕੇ ਦੇ ਕੇ ਜਾਓ ਤਾਂ ਤੁਹਾਨੂੰ ਉਹਦਾ, ਪਰ ਉਹ ਚ ਸਾਨੂੰ transport ਦਾ ਖ਼ਰਚਾ ਪੈ ਰਿਹਾ ਹਨਾ। ਹੋਰ ਚੀਜ਼ਾਂ ਦਾ ਖ਼ਰਚਾ ਪੈ ਰਿਹਾ ਤੁਸੀਂ ਜਿੱਥੇ ਜ ਜਾ ਰਹੇ ਹੋ ਹਨਾ ਟੋਲ ਪਲਾਜਾ ਆ ਜਾਂਦੇ ਨੇ, ਤੁਹਾਡਾ ਆਪਣਾ ਖਾਣ ਪੀਣ ਦਾ ਖ਼ਰਚਾ ਆ ਜਾਂਦਾ, ਕਿੰਨੇ ਖ਼ਰਚੇ ਆ ਜਾਂਦੇ ਨੇ ਹਨਾ ਆਪਾਂ ਇਹ ਚੀਜ਼ notice ਨੀ ਕਰਦੇ ਹੈਗੇ but ਜਿਹੜੇ ਫੁੱਲ ਨੇ। ਫੁੱਲ ਜੇ ਤੁਸੀਂ seed ਆਪਣਾ ਇੱਥੇ ਡਾਹ ਰਹੇ ਹੋ ਆਪਣਾ ਉਗਾ ਰਹੇ ਹੋ ਆਪਣਾ ਸ਼ਹਿਰ ਦੇ ਵਿੱਚ ਹਨਾ sorry ਪਿੰਡ ਦੇ ਵਿੱਚ ਪਿੰਡ ਦੇ ਵਿੱਚ ਉਗਾ ਰਹੇ ਹੋ, ਸ਼ਹਿਰ ਆਪਣੇ ਮੇਰੇ ਖਿਆਲ ਨਾਲ ਜ਼ਿਆਦਾ ਤੋਂ ਜ਼ਿਆਦਾ ਪੰਜ ਤੋਂ ਦਸ ਕਿੱਲੋਮੀਟਰ ਹੀ ਦੂਰ ਹੁੰਦਾ ਹੈ ਵੱਧੋ ਵੱਧ ਪੰਦਰਾਂ ਕਿੱਲੋਮੀਟਰ ਲਾ ਲਓ ਵੀ ਆਪਣੇ

ਮੈਂ ਕਹਿਨਾ ਪਟਿਆਲੇ ਤੋਂ ਤੁਹਾਨੇ ਜਾਣਾ ਬਠਿੰਡੇ ਨੂੰ ਕਿੰਨਾ ਪੈ ਜਾਂਦਾ ਹੈ, ਉਹੀ ਤੁਹਾਡੇ transport ਦਾ ਖ਼ਰਚਾ ਉਹੀ ਤੁਹਾਡਾ ਖਾਣ ਪੀਣ ਦਾ ਖ਼ਰਚਾ, ਹਨਾ ਇਸ ਕਰਕੇ ਜਿਹੜੀ ਫੁੱਲਾਂ ਦੀ ਖੇਤੀ ਆ, ਉਹ ਆਪਾਂ ਕਿਤੇ ਵੀ ਕਰ ਸਕਦੇ ਹਾਂ। ਉਹ ਆਪਾਂ ਨੂੰ ਘੱਟ ਤੋਂ ਘੱਟ ਜਗ੍ਹਾ ਦੇ ਵਿੱਚ ਵੀ ਕਰ ਸਕਦੇ ਹਾਂ ਆਪਾਂ ਨੂੰ ਇਉਂ ਨੀ ਹੈਗਾ ਵੀ ਹਾਂ, ਯਾਰ ਜਿਵੇਂ ਅਸੀਂ ਕਣਕ ਦੀ ਖੇਤੀ ਕਰਦੇ ਸੀਗੇ ਸਾਨੂੰ ਇੱਕ ਕਿੱਲੇ ਚ ਕਰਨੀ ਆਂ ਹਨਾ ਜਾਂ ਦੋ ਕਿੱਲਿਆਂ ਚ ਕਰਨੀ ਆਂ ਜਾਂ ਤਿੰਨ ਚ ਕਰਨੀ ਆਂ, ਹਨਾ ਕਣਕ ਦੀ ਹੁਣ ਆਏਂ ਘੱਟੋ ਘੱਟ ਕਿੱਲੇ ਡੇਢ ਕਿੱਲੇ ਤੋਂ ਘੱਟ ਕਣਕ ਲੱਗਦੀ ਨੀ ਹੈਗੀ। ਹੁਣ ਇਉਂ ਤਾਂ ਹੈ ਨੀ ਵੀ ਤੁਸੀਂ ਸੌ ਗਜ ਜਗ੍ਹਾ ਦੇ ਵਿੱਚ ਕਣਕ ਉਗਾ ਲਓਗੇ, ਨਾ ਉਹ ਕੁਛ ਨਿਕਲਣਾ ਹੈ ਨਾ ਵਾਸਤਾ ਨਾ ਉਹ ਤੁਹਾਡਾ ਘਰਦਾ ਸਰਨਾ ਹੈ ਨਾ ਤੁਹਾਡਾ ਕਿਤੇ ਤੁਸੀਂ ਵੇਚਣ ਜਾ ਸਕਦੇ ਹੋ ਕਣਕ ਨੂੰ ਹਨਾ ਤੇ ਉਦੂ ਬਾਅਦ ਜਿਹੜੇ ਫੁੱਲ ਨੇ ਉਹ ਤੁਸੀਂ ਸੌ ਗਜ ਜਗ੍ਹਾ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ। ਕਿਵੇਂ, ਕਿਉਂਕਿ ਜਿਹੜੀ ਸੌ ਗਜ਼ ਜਗ੍ਹਾ ਹੈ ਸੌ ਗਜ਼ ਜਗ੍ਹਾ ਦੇ ਵਿੱਚ ਤੁਹਾਨੇ ਆਪਣਾ seed ਲਿੱਤੇ ਬਜ਼ਾਰੋਂ ਠੀਕ ਹੈ, ਅੱਜ ਕੱਲ੍ਹ ਹਰੇਕ ਜਗ੍ਹਾ ਤੋਂ ਮਿਲ ਜਾਂਦੇ ਨੇ ਚਾਹੇ ਤੁਸੀਂ ਫੁੱਲਾਂ ਦੀ ਖੇਤੀ ਸ਼ਹਿਰ ਦੇ ਵਿੱਚ ਵੀ ਕਰ ਲਓ ਸ਼ਹਿਰ ਦੇ ਵਿੱਚ ਛੱਡੋ, ਆਪਣੇ ਘਰਾਂ ਦੇ ਵਿੱਚ ਕਈ ਵਾਰ ਜਗ੍ਹਾ ਹੁੰਦੀ ਹੈ back side ਤੇ ਹਨਾ, Back side ਤੋਂ ਹੀ ਆਪਾਂ ਚਾਹੇ ਤੁਸੀਂ ਸੌ ਗਜ ਵੀ ਛੱਡੋ, ਆਪਾਂ ਦਸ ਗਜ ਤੋਂ ਹੀ ਲਾ ਲਓ ਦਸ ਗਜ ਤੋਂ ਵੀ ਆਪਾਂ ਫੁੱਲਾਂ ਦਾ business ਸ਼ੁਰੂ ਕਰ ਸਕਦੇ ਹਾਂ, ਕਿਵੇਂ ਜਿਹੜੀ ਆਪਣੇ ਤੁਹਾਡੇ ਘਰਦੇ back side ਦੇ ਜਗ੍ਹਾ ਕੱਚੀ ਜਗ੍ਹਾ ਆਪਾਂ ਛੱਡੀ ਹੁੰਦੀ ਜਾਂ front ਤੇ ਛੱਡੀ ਹੁੰਦੀ ਆ ਤੁਸੀਂ ਉੱਥੇ ਉਹਨੂੰ Care ਕਰੋ ਹਨਾ ਉਹ ਜਗ੍ਹਾ ਨੂੰ ਐਨ ਸਾਫ਼ ਕਰੋ ਤੇ ਜਿਹੜੇ ਬੇ-ਫਾਲਤੂ ਚੀਜ਼ਾਂ ਨੇ ਉਹਨੂੰ ਹਟਾਓ ਹਟਾਉਣ ਤੋਂ ਬਾਅਦ ਤੁਸੀਂ ਉਹ ਜਗ੍ਹਾ ਨੂੰ ਸਾਫ਼ ਕਰਕੇ ਪੱਧਰ ਕਰਕੇ ਹਨਾ, ਜੇ ਤੁਸੀਂ ਵੱਟਾਂ ਤੇ ਲਾਉਣੇ ਆਂ ਵੱਟਾਂ ਤੇ ਜਾਂ ਤੁਸੀਂ plain ਲਾਉਣੀ ਹੈ ਇੱਕ ਲਾਇਨਾਂ ਬਣਾ ਲਓ ਹਨਾ।

ਤੁਸੀਂ ਕੋਈ ਵੀ ਆਪਣਾ ਫੁੱਲ ਲਾ ਸਕਦੇ ਹੋ ਹਨਾ ਜਿਵੇਂ ਅੱਜ ਕੱਲ੍ਹ ਗੁਲਾਬ ਹੈ ਗੁਲਾਬ ਦਾ rate ਹਰੇਕ ਨੂੰ ਪਤਾ ਹੈ ਕਾਫ਼ੀ ਹੈ, ਗੁਲਾਬ ਸਸਤਾ ਨੀ ਮਿਲਦਾ ਕਿਉਂ ਕਿਉਂਕਿ ਗੁਲਾਬ ਦੇ ਦੋ ਫ਼ਾਇਦੇ ਨੇ ਇੱਕ ਤਾਂ ਆਪਾਂ ਗੁਲਾਬ ਹਰੇਕ ਨੂੰ ਦੇ ਸਕਦੇ ਹਾਂ ਹਨਾ, ਕਿਉਂਕਿ ਪਿਆਰ ਦੀ ਨਿਸ਼ਾਨੀ ਹੈ ਗੁਲਾਬ ਹਨਾ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਜਾਂ ਕਿਸੇ ਨੂੰ ਓਦਾਂ ਆਪਾਂ ਆਪਾਂ ਪਸੰਦ ਕਰਦੇ ਹਾਂ ਜਾਂ ਕਿਸੇ ਨੂੰ ਖ਼ੁਸ਼ ਕਰਨਾ ਹੋਵੇ, ਆਪਾਂ ਗੁਲਾਬ ਦੇ ਦਿੰਦੇ ਹਾਂ ਗੁਲਾਬ ਹਮੇਸ਼ਾ ਮਹਿੰਗਾ ਵਿਕਦਾ ਸਭ ਨੂੰ ਪਤਾ ਹਨਾ ਹੋਰਾਂ ਫੁੱਲਾਂ ਨਾਲੋਂ ਗੁਲਾਬ ਦੀ ਜਿਹੜੀ ਬੁੱਕਤ ਹੈ ਜ਼ਿਆਦਾ ਪੈਂਦੀ ਹੈ। ਕਿਉਂਕਿ ਗੁਲਾਬ ਕੋਈ ਪੂਜਾ ਪਾਠ ਕਰਨਾ ਤਾਂ ਵੀ ਆਪਾਂ ਲੈ ਕੇ ਜਾਂਦੇ ਹਾਂ, ਆਪਾਂ ਕਿਸੇ ਗੁਰੂ ਪੀਰ ਦੇ ਜਾਂਦੇ ਹਾਂ ਤਾਂ ਵੀ ਆਪਾਂ ਹਨਾ ਲੈ ਕੇ ਜਾਂਦੇ ਹਾਂ ਜਾਂ ਆਪਾਂ ਮੰਦਰ ਜਾਂਦੇ ਹਾਂ ਆਪਾਂ ਤਾਂ ਵੀ ਹਨਾ ਫੁੱਲ ਉੱਥੇ ਚੜਾ ਕੇ ਆਉਂਦੇ ਹਾਂ ਅਰਪਣ ਕਰਕੇ ਆਉਂਦੇ ਹਾਂ ਆਪਣੇ ਰੱਬ ਨੂੰ ਹਨਾ। ਤੇ ਤਾਂ ਕਰਕੇ ਜਿਹੜਾ ਆਪਾਂ ਫੁੱਲ ਨੇ ਹਨਾ ਜੇ ਤੁਸੀਂ ਗੁਲਾਬ ਹੀ ਲਾ ਰਹੇ ਹੋ ਤੁਸੀਂ ਇਉਂ ਕਰੋ suppose ਕਰੋ ਤੁਸੀਂ ਦਸ ਗਜ਼ ਜਗ੍ਹਾ ਦੇ ਵਿੱਚ ਗੁਲਾਬਾਂ ਦੀਆਂ ਕਲਮਾਂ ਲਾ ਦਿੱਤੀਆਂ ਠੀਕ ਹੈ ਤੁਹਾਡੀ ਉਹ ਕਲਮਾਂ ਨੂੰ ਤੁਸੀਂ care ਕਰ ਰਹੇ ਹੋ ਹਨਾ time ਸਿਰ ਉਹਨੂੰ ਖਾਦ ਪਾ ਰਹੇ ਹੋ ਹਨਾ ਕਿਉਂਕਿ ਦੇਖੋ ਜਿਹੜੀ ਫੁੱਲ ਨੇ ਉਹਨਾਂ ਨੂੰ ਜਿਹੜੀ ਆਪਾਂ ਕਹਿ ਦੇਈਏ ਵੀ ਦਵਾਈਆਂ ਨਾਲੋਂ ਹਨਾ ਜਿਵੇਂ ਆਪਾਂ ਰੇਹਾਂ ਸਪਰੇਆਂ ਨਾਲੋਂ ਖਾਦ ਨਾਲ ਛੇਤੀ ਉਗਦੇ ਨੇ ਤੇ ਵਧੀਆ grow ਕਰਦੇ ਨੇ ਹਨਾ ਚਾਹੇ ਆਪਾਂ ਘਰਾਂ ਚ ਵੀ ਦੇਖ ਲੈਂਦੇ ਹਾਂ ਹੁਣ ਆਪਾਂ ਘਰਾਂ ਚ ਕਿਹੜਾ ਰੇਹਾਂ ਸਪਰੇਆਂ ਕਰਦੇ ਹਾਂ ਆਪਾਂ ਖਾਦ ਪਾਉਂਦੇ ਹਾਂ ਹਨਾ ਜਾਂ ਚਾਹ ਪੱਤੀ ਪਾ ਦਿੱਤੀ ਕਿਸੇ ਨੇ ਜਾਂ ਕੋਈ ਹੋਰ ਚੀਜ਼ ਹਨਾ ਵੀ ਆਪਾਂ ਗੋਹਾ ਵਗ਼ੈਰਾ ਕਹਿ ਦੇਈਏ ਹਨਾ ਜਾਂ ਰੂੜੀ ਤੋਂ ਲਿਆ ਕੇ ਕੁਛ ਇਹੋ ਜਿਹਾ ਕੁਛ ਪਾ ਦਿੰਦੇ ਹਾਂ ਆਪਾਂ ਉਹਦੇ ਨਾਲ ਉਹ ਉਹ ਉਹਨੂੰ power ਮਿਲਦੀ ਹੈ ਮਿਟੀ ਨੂੰ ਹਨਾ, ਉਹਦੇ ਨਾਲ ਤੁਸੀਂ ਉਹ ਦੇਖੋ ਆਪਣੇ ਦਸ ਜਗ੍ਹਾ ਦਸ ਗਜ਼ ਜਗ੍ਹਾ ਦੇ ਵਿੱਚ ਤੁਹਾਨੇ ਗੁਲਾਬ ਹੀ ਗੁਲਾਬ ਲਾ ਦਿੱਤੇ। ਠੀਕ ਹੈ ਉੱਥੇ ਤੁਹਾਨੇ ਇਹ ਲਾ ਲਓ ਤੁਸੀਂ ਦਸ ਗਜ਼ ਜਗ੍ਹਾ ਦੇ ਵਿੱਚ ਘੱਟੋ ਘੱਟ ਵੀਹ ਜਾਂ ਪੱਚੀ ਬੂਟੇ ਗੁਲਾਬ ਦੇ ਲੱਗ ਜਾਣਗੇ, ਹਨਾ ਜੇ ਆਪਾਂ ਗਮਲੇ ਚ ਲਾਉਂਦੇ ਹਾਂ ਉਹ ਥੋੜ੍ਹੀ grow ਕਰਦੇ ਨੇ but ਤੁਸੀਂ ਜ਼ਮੀਨ ਚ ਲਾਏ ਆ ਉਹ ਵੱਧ grow ਕਰਨਗੇ ਹਨਾ। ਜੇ ਤੁਸੀਂ ਪੱਚੀ ਬੂਟੇ ਵੀ ਲਾ ਦਿੱਤੇ ਗੁਲਾਬ ਦੇ ਪੱਚੀ ਬੂਟਿਆਂ ਦੇ ਦੇਖੋ ਹੁਣ ਤੁਸੀਂ ਘੱਟ ਘੱਟ ਇੱਕ ਬੂਟੇ ਦੇ ਉੱਤੇ ਨਾ ਨਾ ਕਰਦੇ ਹਫ਼ਤੇ ਦੇ ਵਿੱਚ ਤਿੰਨ ਤੋਂ ਚਾਰ ਗੁਲਾਬ ਘਰ ਦੇ ਵਿੱਚ ਵੀ ਆਪਣੇ ਉੱਗਦੇ ਨੇ, ਜਿਹੜੇ ਆਪਾਂ ਕਹਿ ਦੇਈਏ ਵੀ ਗਮਲਿਆਂ ਦੇ ਉੱਤੇ ਹਨਾ, ਗਮਲਿਆਂ ਦੇ ਉੱਤੇ ਵੀ ਤਿੰਨ ਤੋਂ ਚਾਰ ਗੁਲਾਬ ਉਗਦੇ ਹੀ ਉਗਦੇ ਨੇ ਤੇ ਉਦੂ ਬਾਅਦ ਜਿਹੜੇ ਤੁਹਾਡੇ ਓਦਾਂ ਹੋ ਗਏ ਵੀ ਆਪਾਂ ਕਹਿ ਦੇਈਏ ਅਹ ਜੇ ਤੁਹਾਡੇ ਘਰ ਦੇ ਵਿੱਚ ਨੇ ਉਹ ਤਾਂ ਤੁਸੀਂ ਲਾਏ ਜ਼ਮੀਨ ਚ ਨੇ ਹਨਾ ਜ਼ਮੀਨ ਚ ਲਾਉਣ ਤੋਂ ਬਾਅਦ ਤੁਸੀਂ ਇਉਂ ਦੇਖੋ ਵੀ ਉਹਦਾ ਕਿੰਨੇ ਜ਼ਿਆਦਾ ਉਹਨੇ improvement ਕਰਨੀ, ਜੇ ਤੁਸੀਂ ਤੁਹਾਡੇ ਘਰ ਚ ਤਿੰਨ ਤੋਂ ਚਾਰ ਗੁਲਾਬ ਇੱਕ ਹਫ਼ਤੇ ਚ ਲੱਗ ਰਹੇ ਨੇ ਤਾਂ ਤੁਹਾਡੇ ਜਿਹੜੇ ਓਦਾਂ ਤੁਸੀਂ ਲਾ ਰਹੇ ਹੋ ਹਨਾ ਤੁਹਾਡੀ ਜ਼ਮੀਨ ਚ ਹੈ। ਤਾਂ ਉਹ ਦੇਖੋ ਤੁਹਾਨੂੰ ਦਸ ਤੋਂ ਦਸ ਤੋਂ ਪੰਦਰਾਂ ਗੁਲਾਬ ਦਊਗਾ ਮੇਰੇ ਖਿਆਲ ਨਾਲ, ਦਸ ਗੁਲਾਬ ਲਾ ਲਓ ਤੁਸੀਂ ਪੰਦਰਾਂ ਨਾ ਲਾਓ, ਦਸ ਗੁਲਾਬ ਇੱਕ ਹਫ਼ਤੇ ਚ ਲਾ ਲਓ ਉਹ ਵੀ ਇੱਕ ਬੂਟੇ ਤੇ ਪੱਚੀ ਬੂਟਿਆਂ ਦੇ ਹੁਣ ਤੁਸੀਂ ਦਸ ਦਸ ਗੁਲਾਬ ਲਾ ਲਓ ਕਿੰਨੇ ਹੋ ਗਏ ਹਨਾ, ਤੇ ਉਹ ਦਸ ਦਸ ਗੁਲਾਬ ਕਰਕੇ ਤੁਸੀਂ ਉਹਨਾਂ ਸਾਰਿਆਂ ਨੂੰ ਗੁਲਾਬਾਂ ਨੂੰ ਇਕੱਠੇ ਕਰਕੇ ਹਨਾ, ਸਾਰਾ ਤੁਸੀਂ ਉਹਨੂੰ ਕੱਢ ਲਓ ਹਨਾ, ਕੱਟਣ ਤੋਂ ਬਾਅਦ ਉਹਨਾਂ ਨੂੰ ਤੁਸੀਂ ਲੈ ਜਾਓ ਚਾਹੇ ਤੁਸੀਂ ਆਪਣਾ ਕੋਈ ਆਪਣਾ part-time job ਸ਼ੁਰੂ ਕਰ ਲਓ ਜਾਂ ਤੁਸੀਂ ਕਿਸੇ ਜਿਹੜੇ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਕਿਤੇ ਹੋਰ ਫੁੱਲ ਵਗ਼ੈਰਾ ਵਿੱਕਦੇ ਨੇ ਤੁਸੀਂ ਉਹਨਾਂ ਨੂੰ ਕਹੋ ਭਾਈ ਹਾਂ ਉਹਨਾਂ ਨਾਲ ਆਪਣਾ ਠੇਕਾ ਕਰੋ ਜਾਂ ਕੁਛ ਵੀ ਕਰੋ ਵੀ ਹਾਂ ਭਾਈ ਅਸੀਂ ਤੈਨੂੰ ਹਫ਼ਤੇ ਬਾਅਦ ਜਾਂ ਦਸ ਦਿਨ ਬਾਅਦ ਜਿੰਨੇ ਵੀ ਜਦੋਂ ਵੀ ਤੁਹਾਡੇ ਹੁੰਦੇ ਨੇ,

ਤੇ ਉਦੂ ਬਾਅਦ ਤੁਸੀਂ ਉਹਨੂੰ ਕਹੋ ਭਾਈ ਅਸੀਂ ਤੈਨੂੰ ਹਫ਼ਤੇ ਬਾਅਦ ਇਵੇਂ ਕਰਕੇ ਗੁਲਾਬ ਦੇਵਾਂਗੇ ਤੂੰ ਸਾਨੂੰ ਦੱਸ ਕਿੰਨੇ ਪੈਸੇ ਦਏਂਗਾ ਹਨਾ, ਉਹ ਕਹੇਗਾ ਭਾਈ ਮੈਂ ਤੁਹਾਨੂੰ ਇੰਨੇ ਪੈਸੇ ਦਉਂਗਾ ਇੰਨੇ ਬਣਦੇ ਨੇ ਵੀ ਲੈ ਲਓ ਆਪਣੇ ਉਹਤੋਂ ਤੁਹਾਨੂੰ ਤੁਸੀਂ ਆਪਣੇ ਦਸ ਗਜ਼ ਜਗ੍ਹਾ ਤੋਂ ਸ਼ੁਰੂ ਕੀਤਾ ਤੁਹਾਡੀ earn ਆਉਣੀ ਸ਼ੁਰੂ ਹੋ ਗਈ ਤੁਹਾਨੂੰ ਮਹੀਨੇ ਦਾ ਚਾਰ ਤੋਂ ਪੰਜ ਹਜ਼ਾਰ ਜਾਂ ਛੇ ਹਜ਼ਾਰ ਰੁਪਇਆ ਬਣਨਾ ਸ਼ੁਰੂ ਹੋ ਗਿਆ, ਜੇ ਤੁਹਾਨੂੰ ਮਹੀਨੇ ਦਾ ਛੇ ਹਜ਼ਾਰ ਵੀ ਆ ਰਿਹਾ ਘਰੇ ਬੈਠਿਆਂ ਨੂੰ, ਕੰਮ ਕੀ ਹੈ ਸਿਰਫ਼ ਤੁਸੀਂ ਗੁਲਾਬ ਉਗਾ ਕੇ ਦੇ ਰਹੇ ਹੋ ਉਹ ਸੋਚੋ ਤੁਸੀਂ ਜੇ ਤੁਸੀਂ ਮਹੀਨੇ ਦਾ ਛੇ ਹਜ਼ਾਰ ਆਪਣਾ ਘਰੇ ਉਹ ਵਿਹਲੇ ਬਹਿ ਕੇ ਹਨਾ ਕਮਾ ਰਹੇ ਹੋ, ਜੇ ਉਹੀ ਤੁਸੀਂ ਬਾਹਰ ਮਤਲਬ ਕਿ ਆਪਣਾ ਕਿਤੇ ਹੋਰ ਬੜੀ ਖੇਤੀ ਕਰੋਂ ਹਨਾ ਫੁੱਲਾਂ ਦੀ, ਤੁਹਾਨੂੰ ਕਿੰਨਾ ਜ਼ਿਆਦਾ ਫ਼ਾਇਦਾ ਹੋਵੇ ਮੈਂ ਤੁਹਾਡਾ ਹਰਪ੍ਰੀਤ ਸਿੰਘ ਆਪਾਂ next part ਦੇ ਵਿੱਚ ਗੱਲ ਕਰਦੇ ਹਾਂ ਅੱਗੇ।

ਹਾਂ, ਹੁਣ ਦੱਸ। ਸੋਨਾਲੀ, ਮੈਨੂੰ ਉਹ ਪੈਸੇ ਦੇ ਮੈਨੂੰ। ਮੈਂ ਜਾਣਾ ਮੱਥਾ ਟੇਕਣ।

ਸੁੰਦਰ ਤੋਂ ਲਏ ਤਾ ਤੂੰ ਹੈਗੇ ਪੈਸੇ, ਉਹਤੋਂ ਲੈ ਲਾ। ਉਹ ਬੈਠਾ। ਮੈਂ ਆਹਨਾ ਉਹਨਾਂ ਨੂੰ ਪਤਾ ਈ ਨੀ।

ਉਹਨੂੰ ਸੁਣਿਆ ਨਾ, ਫਿਰ ਆਂਹਦੀ। ਵੇ ਬਾਪੂ ਦਿੰਦਾ ਨੀਂ, ਮੈਂ ਤੈਨੂੰ ਆਖਣ ਡਈ ਆਂ ਮੈਨੂੰ ਪੈਸੇ ਦੇ।

ਕਾਹਦੇ ਪੈਸੇ ਦੇਵਾਂ ਤੈਨੂੰ ਮੈਂ। ਤੂੰ ਕੀ ਕੀਤਾ ਈ ਓ। ਮੇਰਾ ਕੋਈ ਕੰਮ ਕੀਤਾ। ਮੇਰੇ ਕੱਪੜੇ ਧੋਤੇ ਆ। ਅਖੇ ਨਹੀਂ, ਤੂੰ ਪੈਸੇ ਦਿੱਤੇ ਆ। ਮੇਰੀ ਨੂੰਹ ਨੂੰ ਪੈਸੇ ਦਿੱਤੇ ਆ ਤਾਂ ਮੈਨੂੰ ਵੀ ਦੇ। ਉਹ ਆਂਹਦਾ ਹੈ ਨਹੀਂ, ਮੇਰੇ ਕੋਲ। ਨੇ ਆਖਿਆ, ਅਖੇ ਦੇ ਮਰ ਚਲਿਆ ਮੈਂ ਤਾਂ। ਦੋ ਕੁ ਵਾਰ ਕਹਿ ਤਾਂ ਡਾਂਗ ਮਾਰੀ ਲੱਤਾਂ ਦੇ ਉੱਤੇ। ਨਹੀਂ, ਚਾਹ ਦਾ ਗਲਾਸ ਰੱਖੋ ਪਹਿਲਾਂ। ਡਾਂਗ ਮਾਰੀ। ਡਾਂਗ ਮਾਰੀ ਤੋਂ ਡਿੱਗ ਪਈ ਉਥੇ। ਆਏ ਹਾਏ। ਮਰ ਜੇ ਤੂੰ। ਹਾਏ ਵੇ ਮਰਜੇਂ ਤੂੰ। ਇਹ ਆਖ ਕੇ ਕਿਤਾਬ ਪਾਈ ਓ। ਹੈਂ। ਬੈਜਾ ਬੈਜਾ। ਤੇ ਇੱਕ ਇਦਾਂ ਦਾ ਇੱਕ ਕੈਰੋਂ ਹੁੰਦਾ ਸੀ।

ਉਹ ਬੜਾ ਸ਼ਰਾਰਤੀ ਹੁੰਦਾ ਸੀ ਤੇ ਇਹ ਤੇ ਸੁੰਦਰ ਤੇ ਉਹ ਕੈਰੋਂ ਨਾ ਅਹ ਇਹ ਦੋਨੋਂ ਪਾਸਾ ਖੇਡਣ ਡਏ। ਹੂੰ। ਹੂੰ। ਤੇ ਪਾਸਾ ਖੇਡਣ ਡਏ ਤੇ ਸੁੰਦਰ ਦਾ ਖਿਆਲ ਹੋਇਆ ਪਰਾ ਨੂੰ ਤੇ ਉਹਨੇ ਇਹਦੀ ਟੀਹਵੀ ਚੁੱਕ ਲਈ ਇੱਕ।

ਜਦੋਂ ਸੁੰਦਰ ਨੇ ਦੇਖਿਆ ਮੇਰੇ ਇੱਥੇ ਟੀਹਵੀ ਸੀ ਇੱਕ ਪਈ। ਆਂਹਦਾ ਟੀਵੀ ਕਿੱਥੇ ਮੇਰੀ। ਕਹਿੰਦਾ ਇੱਥੇ ਹੈ ਨੀ। ਭਾਈ ਸੁੰਦਰ ਨੇ ਵੱਟ ਕੇ ਉਹਦੇ ਮੂੰਹ ਤੇ ਚਪੇੜ ਮਾਰ ਤੀ। ਹੀਂ ਹੀਂ ਕਰਦਾ ਪਿਆ ਅੱਗੋ ਸ਼ਰਮਿੰਦਾ ਜਾ ਹੋ ਕੇ।

ਲੈ, ਚਪੇੜ ਵੀ ਖਾ ਲਈ। ਆਹ ਜਦੋਂ ਉਥੇ ਪਾਸਾ ਖੇਡਦੇ ਹੁੰਦੇ ਸੀਗੇ। ਪਾਸਾ ਖੇਡਣ ਡਏ ਤੇ ਜਿਹੜਾ ਹੈ ਨਾ ਅਹ ਸੇਰੋਂ

ਬਹਿ ਕੇ ਪੈਰਾਂ ਭਾਰ ਤੇ ਬੜਾ ਅਗਾਂਹ ਨੂੰ ਹੋ ਕੇ ਸਿੱਟਦਾ ਹੁੰਦਾ ਸੀ। ਠਿੱਕਰੀਆਂ ਕੌਡੀਆਂ ਸੁੱਟਣੀਆਂ।

ਪਾਸਾ ਖੇਡਣ ਡਏ ਤੇ ਉਥੇ ਇਕ ਨਾ, ਦੇਖਿਆਂ ਤੂੰ ਭੂਰੀਆਂ ਹੁੰਦੀਆਂ ਸੀ ਲਾਲ ਰੰਗ ਦੀਆਂ।

ਆ ਜਿਹੜੀ ਕਾਲੇ ਦੇ ਲੜੀ ਸੀ ਬਹੁਤ ਕੱਟ ਗਈ।

ਮੁੜਕੇ ਲੱਗਾ ਠਾਹ ਤੇ ਤੇ ਲੜ ਗਈ। ਤੇ ਲੜ ਗਈ ਉਹ ਤੇ ਉੱਠ ਕੇ ਚਾਦਰ ਅਹ ਚਾਦਰ ਬੰਨੀ ਜਾਂਦਾ। ਚਾਦਰ ਚੁੱਕ ਕੇ ਪੱਥਰ ਉਤੇ ਝੁੱਗਾ ਝੁਗਾਈ ਜਾਵੇ ਆਪਣਾ। ਪੱਥਰ ਗਰਮ ਹੋਇਆ ਹੋਆ ਧੁੱਪ ਦੇ ਨਾਲ।

ਉਹ ਸੋਜ ਸੋਜ ਕਿਵੇਂ ਉਤਰੀ ਆ ਨਹੀਂ ਇਕ ਪੀੜ ਹੋ ਜੇ ਤੇ ਉਹਦਾ ਪਾਸਾ ਗਰਮ

ਬੜਾ ਉਸਤਾਦ ਏ ਤੇ ਇਹਨੇ ਚੂਚੇ ਰੱਖੇ ਇਹਨੇ।